ਸਿਰਫ਼ ਰੱਬ ਉੱਤੇ ਟੇਕ ਰੱਖਣਾ ਜਾਂ ਮੱਥੇ ਟੇਕਣਾ ਹੀ ਨਹੀਂ ਹੈ ਅਤੇ ਹਰ ਕੰਮ ਲਈ ਮਾਂ ਬਾਪ ਬਰਾਬਰ ਹੈ ਰੱਬ ਵੱਲ ਨਹੀਂਂ ਝਾਕ ਸਕਦੇ ਮਾਂ ਬਾਪ ਬਰਾਬਰ ਹੈ ਰੱਬ

ਪੇਟ ਭਰਨਗੇ, ਰੱਬ ਜੀ ਹੀ ਇਨਸਾਫ਼ ਦਿਵਾਉਣਗੇ, ਉਹੀ ਤੰਦਰੁਸਤ ਰੱਖਣਗੇ ਅੱਛਾ ਇਹ ਦੱਸੋ ਕਿ ਅਸੀਂ ਆਪਣੇ ਜਨਮ ਦੇਣ ਵਾਲੇ ਮਾਂ ਪਿਓ ਤੋਂ ਵੀ

ਸਾਡੇ ਮਾਂ ਬਾਪ ਹਨ, ਕੀ ਸਾਡੇ ਮਾਂ ਬਾਪ ਹੀ ਲਾਉਣਗੇ ਸਾਡੀ ਬੇੜੀ ਪਾਰ ਜੇ ਜਵਾਬ ਹਾਂ ਹੈ ਤਾਂ ਅਸੀਂ ਕੀ ਕਰਾਂਗੇ, ਜੇ ਜਵਾਬ ਨਾਂ ਹੈ ਤਾਂ ਫਿਰ ਕੌਣ ਕਰੇਗਾ। ਕਰਨਾ ਤੇ ਸਾਨੂੰ ਖੁੱਦ ਹੀ ਪੈਣਾ ਹੈ ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਹੈ ਰੂਸ ਦੀ ਇੱਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿੱਚ ਵੀ ਬਹੁਤ ਪੜ੍ਹੀ ਗਈ ਹੈ। ਰਸੂਲ ਦੀ ਮੇਰਾ ਉਹਦੇ ਵਿੱਚ ਲਿਖਿਆ ਹੈ ਜੇ ਮੇਰੀ ਪਿੱਠ ਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਖੁਰਕ ਸਕਦਾ। ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ, ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ, ਕਿਤਾਬ ਦਾ ਕੰਮ ਹੀ ਦੁਨੀਆਂ ਨਾਲ ਜੋੜਨਾ ਹੁੰਦਾ ਹੈ, ਰੱਬ ਦੇ ਨਾਂ ਤੇ ਦੁਨੀਆਂ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ, ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ ਮੰਨਦੇ ਅਸੀਂ ਧਰਮ ਨੂੰ ਮੰਨਦੇ ਹਾਂਂ ਪਰ ਧਰਮ ਦੀ ਨਹੀਂ ਮੰਨਦੇ।

ਅਸੀਂ ਬਿਨਾਂ ਕੁੱਝ ਸਿੱਖੇ ਅਮਲ ਕੀਤੇ ਇਹ ਲਿਖਕੇ ਪਾਸ ਹੋਣਾ ਚਾਹੁੰਦੇ ਹਾਂ ਸਤਿਗੁਰੂ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ, ਜੈ ਸ੍ਰੀ ਰਾਮ ਜੈ ਹਨੂੰਮਾਨ

ਕੀ ਰੱਬ ਇਹ ਬੇਇਨਸਾਫ਼ੀ ਕਰੇਗਾ ਕਿ ਹੁਸ਼ਿਆਰ ਦੇ ਨਾਲ ਨਲਾਇਕ ਵੀ ਪਾਸ ਕਰੇਗਾ, ਕੀ ਕੋਈ ਅਧਿਆਪਕ ਇਹ ਬੇਇਨਸਾਫ਼ੀ ਕਰੇਗਾ ਜੇ ਕਰੇਗਾ ਤਾਂ ਕੀ ਉਹ ਅਧਿਆਪਕ ਹੈ,

ਕਿੰਨੇ ਕੁ ਹਨ ਜੋ ਕਿਤਾਬਾਂ ਨਾਲ ਜੁੜਦੇ ਹਨ ਕਿਤਾਬਾਂ ਜਿਹੜੀਆਂ ਕਿ ਇਕੱਲਤਾ ਨੂੰ ਦੂਰ ਕਰਦੀਆਂ ਹਨ। ਕਿਤਾਬਾਂ ਕਿਸੇ ਕੌਮ ਅਤੇ ਮੁਲਕ ਦਾ ਵਰਤਮਾਨ ਸੁਧਾਰ ਕੇ ਭਵਿਖ ਨਿਰਧਾਰਤ ਕਰਦੀਆਂ ਹਨ।

ਕਿਤਾਬਾਂ ਇਕੱਲੇ ਮਨੁੱਖ ਨੂੰ ਮੁਸ਼ਕਰਾਉਣ ਲਾ ਦਿੰਦੀਆਂ ਹਨ ਕਿਤਾਬਾਂ ਚਿਰਾਂ ਦੇ ਡੱਕੇ ਹੰਝੂਆਂ ਨੂੰ ਵਗਣ ਲਾ ਦਿੰਦੀਆਂ ਹਨ, ਕਿਤਾਬਾਂ ਅਣਡਿੱਠੇ ਲੋਕਾਂ ਨਾਲ ਮਿਲਾ ਕੇ ਅਣਦਿਸੀਆਂ ਥਾਵਾਂ ਤੇ ਪਹੁੰਚਾ ਦਿੰਦੀਆਂ ਹਨ ਕਿਤਾਬਾਂ ਸਾਰੇ ਜੀਵਨ ਨੂੰ ਪਾਠਸ਼ਾਲਾ ਬਣਾ ਦਿੰਦੀਆਂ ਹਨ, ਕਿਤਾਬਾਂ ਖ਼ੁਸ਼ੀ ਨੂੰ ਵੰਡ ਕੇ ਦੁੱਖ ਨੂੰ ਝੱਲਣਾ ਸਿਖਾਉਂਦੀਆਂ ਹਨ, ਚੰਗੀਆਂ ਕਿਤਾਬਾਂ ਉੱਤੇ ਲਾਏ ਪੈਸੇ ਕਦੇ ਵੀ ਵਿਅਰਥ ਨਹੀਂ ਜਾਂਦੇ ਪੰਜਾਬ ਦਾ ਇੱਕ ਬਹੁਤ ਹੀ ਸੁਚੱਜਾ ਕਲਾਕਾਰ ਅਤੇ ਕਵੀ ਹੈ ਸਵਰਨਜੀਤ ਕਵੀ, ਉਹਦੀ ਇੱਕ ਕਵਿਤਾ ਪੜ੍ਹੋ ਪਹਿਲਾਂ ਫਿਰ ਅੱਗੇ ਤੁਰਦੇ ਹਾਂ ਕਿਤਾਬ ਜਾਗਦੀ ਹੈ, ਖਰੀਦੋ ਰੱਖੋ, ਪੜ੍ਹੋ ਨਾ ਪੜ੍ਹੋ, ਘਰ ਦੇ ਰੈਕ ‘ਚ ਰੱਖੋ, ਰੱਖੋ ਤੇ ਭੁੱਲ ਜਾਓ, ਜੇ ਤੁਸੀਂ ਪੜ ਨਹੀਂ ਸਕਦੇ, ਯਾਦ ਰੱਖ ਨਹੀਂ ਸਕਦੇ ਸੌਣ ਦਿਓ ਕਿਤਾਬਾਂ ਨੂੰ, ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ ਉਡੀਕ ਕਰੋ ਜਾਗੇਗੀ ਕਿਤਾਬ ਕਿਸੇ ਦਿਨ ਕਿਸੇ ਪਲ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 ਵਕਤ ਟਪਾਉਣ ਵਾਲੇ ਅਤੇ ਮਨ ਪਰਚਾਉਣ ਵਾਲੇੇ ਚੰਗੈ ਤੋਹਫ਼ੇ ਜਾਂ ਖ਼ਰੀਦਦਾਰੀਆਂ ਹਨ ਪਰ ਜ਼ਿੰਦਗੀ ਬਣਾਉਣ ਵਾਲੀਆਂ ਅਤੇ ਰਾਹ ਲਿਸ਼ਕਾਉਣ ਵਾਲੀਆਂ ਕਿਤਾਬਾਂ ਹੀ ਹੂੰਦੀਆਂ ਹਨ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ ਕਿਤਾਬਾਂ ਨਾਲ ਦਿਮਾਗ ਰੌਸ਼ਨ ਹੋ ਜਾਂਦੇ ਹਨ, ਤੇ ਘਰ ਮੁਸਕਰਾਉਣ ਲੱਗ ਜਾਂਦੇ ਹਨ ਸਾਰੀ ਉਮਰ ਦਿਮਾਗ ਰੌਸ਼ਨ ਰੱਖਣ ਲਈ ਅਤੇ ਮੁਸਕੁਰਾਉਂਦੇ ਰਹਿਣ ਲਈ ਹਰ ਇੱਕ ਮਨੁੱਖ ਦੀ ਕਿਤਾਬਾਂ ਨਾਲ ਦੋਸਤੀ ਹੋਣੀ ਜ਼ਰੂਰੀ ਹੈ, ਜ਼ਿੰਦਗੀ ਦੀ ਪਾਠਸ਼ਾਲਾ ਨੂੰ school ਦੇ ਬਰਾਬਰ ਰੱਖ ਕੇ ਸਮਝੋ। ਸਰਲ ਹੋ ਜਾਵੇਗਾ ਸਮਝਣਾ ਮਨ ਲਵੋ ਅਸੀਂ ਵਿਦਿਆਰਥੀ ਹਾਂ ਅਤੇ ਜ਼ਿੰਦਗੀ ਪਾਠਸ਼ਾਲਾ ਪਹਿਚਾਣ ਕਰੋ, ਕਿ ਉਹ ਕਿਹੜੇ ਵਿਦਿਆਰਥੀ ਹਨ ਜੋ ਜ਼ਿੰਦਗੀ ਦੀ ਪਾਠਸ਼ਾਲਾ ਵਿੱਚ ਘੱਟ ਪੜ੍ਹਦੇ ਹੋਏ ਵੱਧ ਕਰਤੂਤਾਂ ਕਰਦੇ ਹਨ ਕੀ ਉਹ ਵਿਦਿਆਰਥੀ ਸਹੀ ਹਨ, ਜੋ ਹੋਰ ਵਿਦਿਆਰਥੀਆਂ ਨੂੰ ਆਪਸ ਵਿੱਚ ਲੜਾਉਂਦੇ ਹਨ ਕੀ ਕੋਈ ਵਿਦਿਆਰਥੀ ਪੜ੍ਹੇ ਬਿਨਾਂ ਪਾਸ ਹੋ ਸਕਦਾ ਹੈ ਕੀ ਵਿਦਿਆਰਥੀਆਂ ਨੂੰ ਧਰਮ ਉੱਤੇ ਲੜਨਾ ਚਾਹੀਦਾ ਹੈ, ਵਿਦਿਆਰਥੀਆਂ ਨੂੰ ਪਹਿਲਾਂ ਸ਼ਰਾਬ ਦੇ ਠੇਕੇ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਕਿਤਾਬ ਘਰ ਦਾ। ਵਿਦਿਆਰਥੀ ਦਾ ਪਹਿਲਾ budget ਕਿਤਾਬਾਂ ਲਈ ਹੋਣਾ ਚਾਹੀਦਾ ਹੈ ਜਾਂ ਹੋਰ ਆਯਾਸੀ ਲਈ ਵਿਦਿਆਰਥੀ ਨੂੰ ਪਹਿਲੀ ਮਾਤ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਜਾਂ ਬੇਗ਼ਾਨੀ ਦਾ।

ਸਵਾਲ ਹੋਰ ਵੀ ਬਹੁਤ ਹੋ ਸਕਦੇ ਨੇ, ਪਰ ਕਹਿਣਾ ਇਹੋ ਹੈ, ਕਿ ਜੇ ਅਸੀਂ school ਦੇ ਸੋਹਣੇ ਅਸੂਲ ਜ਼ਿੰਦਗੀ ਵਿੱਚ ਅਪਨਾ ਲਈਏ ਤਾਂ ਬਹੁਤ ਕੁੱਝ ਚੰਗਾ ਚੰਗਾ ਵਾਪਰਨਾ ਸ਼ੁਰੂ ਹੋ ਜਾਵੇਗਾ। ਦੋਸਤੀਆਂ ਵੱਧ ਸਕਦੀਆਂ ਹਨ ਚਿੰਤਾਵਾਂ ਘੱਟ ਸਕਦੀਆਂ ਹਨ, ਹਊਮੈ ਮਰ ਸਕਦੀ ਹੈ ਉਮੀਦ ਜਾਗ ਸਕਦੀ ਹੈ, ਈਰਖਾ ਨੇੜੇ ਨਹੀਂ ਆ ਸਕਦੀ, ਲਾਲਚ ਨੇੜੇ ਨਹੀਂ ਆਉਣਾ, ਜ਼ਿੰਦਗੀ ਦੀ ਕੀਮਤ ਦਾ ਪਤਾ ਲੱਗ ਜਾਊ, ਧਰਮਾਂ ਦੇ ਸੁਨੇਹੇ ਸਮਝ ਆ ਜਾਣਗੇ, ਰੱਬ ਦੀ ਰਮਜ ਸਮਝ ਆ ਜਾਊਗੀ, ਫਿਰ ਜ਼ਿੰਦਗੀ ਜ਼ਿੰਦਾਬਾਦ। ਪਰ ਜੇ ਅਸੀਂ ਚੰਗੇ ਵਿਦਿਆਰਥੀ ਬਣ ਜਾਈਏ ਜ਼ਿੰਦਗੀ ਦੀ ਪਾਠਸ਼ਾਲਾ ਦੇ, ਜੇ ਸਾਡੇ ਦੇਸ ਦਾ system ਠੀਕ ਹੋ ਜਾਵੇ, ਜੇ ਗੰਦਗੀ ਨਾ ਹੋਵੇ, ਜੇ ਨੌਜਵਾਨ ਸੁਧਰ ਜਾਣ, ਜੇ ਰਿਸ਼ਵਤ ਤੋਂ ਬਿਨਾਂ ਕੰਮ ਹੋ ਜਾਣ ਜੇ accident ਨਾ ਹੋਣ, ਜੇ ਜਾਤ ਪਾਤ ਨਾ ਹੋਵੇ, ਜੇ singer ਮਾੜਾ ਨਾ ਗਾਉਣ, ਜੇ ਲੇਖਕ ਚੰਗਾ ਲਿਖਣ, ਜੇ ਕੁੜੀਆਂ safe ਹੋਣ, ਜੇ ਪੁਲਿਸ ਧੱਕਾ ਨਾ ਕਰੇ, ਜੇ leader corrupt ਨਾ ਹੋਣ ਜੇ ਫਿਲਮਾਂ ਸੋਹਣੀਆਂ ਸਾਰਥਕ ਬਣਨ, ਜੇ ਉਹ ਹੋਵੇ, ਜੇ ਆਹ ਹੋਵੇ, ਜੇ ਇਉਂ ਹੋਵੇ, ਜੇ ਇਉਂ ਨਾ ਹੋਵੇ, ਸਿਰਫ਼ ਸੋਚਣ ਨਾਲ ਹੀ ਜੇ ਨੇ ਹੱਲ ਨਹੀਂ ਹੋਣਾ, ਜੇ ਰਾਹੀਂ ਸੋਚ ਤਾਂ ਸੋਹਣੀ ਪੈਦਾ ਹੋ ਰਹੀ ਹੈ, ਪਰ ਇਹ ਜੇ ਵਾਲੀ ਸੋਚ ਨੂੰ ਸੰਭਾਲ ਕੇ

ਇਹ ਕਹਿ ਕੇ ਪਾਸਾ ਤਾਂ ਨਹੀਂ ਵੱਟ ਰਹੇ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋ ਜਾਵੇਗਾ, ਜੇ ਪਹਿਲੇ ਸਵਾਲ ਦਾ ਜਵਾਬ ਨਾਂ ਹੈ ਤੇ ਦੂਜੇ ਦਾ ਹਾਂ ਤਾਂ ਫਿਰ ਵਿਚਾਰਨ ਦੀ ਲੋੜ ਹੈ,

ਬੈਠੇ ਬਿਠਾਏ ਸਾਰਾ ਕੁੱਝ ਬਿਮਾਰਾਂ ਅਤੇ ਲਾਚਾਰਾਂ ਨੂੰ ਮਿਲਦਾ ਹੈ, ਕੀ ਤੁਸੀਂ ਬਿਮਾਰ ਅਤੇ ਲਾਚਾਰ ਕਹਾਉਣਾ ਪਸੰਦ ਕਰੋਗੇ?

ਹੁਣ ਕੁੱਝ ਗ਼ਲਤ ਨਹੀਂ ਸਹਿਣਾ ਅਤੇ ਹੁਣ ਕੁੱਝ ਗ਼ਲਤ ਨਹੀਂ ਹੈ ਦੇ ਖੰਭ ਲਾ ਦਿੰਦੇ ਹਨ, ਉਹ ਵਰਤਮਾਨ ਦੇ ਬਾਦਸ਼ਾਹ ਅਤੇ ਭਵਿਖ ਦੇ ਰਹਿਨੁਮਾ ਹੁੰਦੇ ਹਨ, ਜੇ ਜੇਕਰ ਅਤੇ ਕਾਸ਼ ਉਹਨਾਂ ਕੋਲ ਕਦੇ ਨਹੀਂ ਹੁੰਦੀ, ਜੋ ਜਿੱਤ ਦੇ ਝੰਡੇ ਲਹਿਰਾਉਂਦੇ ਹਨ ਸੁਣਿਆ ਅਤੇ ਪੜ੍ਹਿਆ ਤਾਂ ਖੈਰ ਤੁਸੀਂ ਪਹਿਲਾਂ ਵੀ ਹੋਊ, ਕਿ ਵਕਤ ਕੀਮਤੀ ਹੈ, ਲੰਘਿਆ ਵੇਲਾ ਵਾਪਸ ਨਹੀਂ ਆਉਂਦਾ। ਮੈਂ ਵੀ ਕਹਿ ਰਿਹਾਂ ਕਿ ਹਰ ਪਲ ਕੀਮਤੀ ਹੈ ਸੁਸਤੀ ਨਾ ਪਾਓ, ਆਉਣ ਵਾਲੇ ਵਕਤ ਦਾ ਪਤਾ ਨਹੀਂ, ਤੇ ਗਏ ਵਕਤ ਨੇ ਆਉਣਾ ਨਹੀਂ, ਮੈਂ ਵੀ ਕਦੇ ਆਪ ਵਾਂਗ ਸੁਣਕੇ ਪੜ੍ਹ ਕੇ ਸਾਰ ਦਿੰਦਾ ਪਰ ਅਮਲ ਨਹੀਂ ਕਰਦਾ ਸੀ, ਬਹੁਤ ਵਕਤ ਗਵਾਇਆ ਹੈ ਪਰ ਹੁਣ ਨਹੀਂ ਗਵਾਉਣਾ, ਵਕਤ ਗਵਾਉਣ ਦੀ ਆਦਤ ਹੀ ਸਾਡੇ ਤੋਂ ਕਹਾਉਂਦੀ ਹੈ ਤੇ ਵਕਤ ਗੁਜ਼ਰੀ ਜਾਂਦੀ ਹੈ। ਗੁਜ਼ਰੋ ਨਾ, ਨਾ ਨਾ ਹੰਡਾਓ ਜ਼ਿੰਦਗੀ ਬਤਾਉਣ ਅਤੇ ਗੁਜ਼ਰਨ ਲਈ ਨਹੀਂ ਮਿਲਦੀ, ਇਹ ਹੰਡਾਉਣ ਨੂੰ ਮਿਲਦੀ ਹੈ, ਉਦਾਸ ਹੋ ਕੇ ਦੁੱਖ ਤਕਲੀਫ਼ਾਂ ਤੋਂ ਅੱਕ ਕੇ,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 ਅਸੀਂ ਜਿਹਨਾਂ ਅੱਗੇ ਸਿਰ ਝੁਕਾਉਂਦੇ ਹਾਂ, ਜਿਹਨਾਂ ਦੇ ਨਾਮ ਮਾਣ ਨਾਲ ਲੈਂਦੇ ਹਾਂ, ਜਿਹਨਾਂ ਦੀਆਂ ਕਹਾਣੀਆਂ ਅਤੇ ਕਥਾਵਾਂ ਸਾਨੂੰ ਪ੍ਰੇਰਦੀਆਂ ਹਨ, ਕੀ ਉਹਨਾਂ ਨੂੰ ਜੀਵਨ ਵਿੱਚ ਸਭ ਕੁੱਝ ਸਹੀ ਮਿਲਿਆ ਸੀ? ਕੀ ਉਹਨਾਂ ਨੇ ਕੋਈ ਤਕਲੀਫ਼ ਜਾਂ ਤੰਗੀ ਨਹੀਂ ਝੱਲੀ, ਕੀ ਮਹਾਂਪੁਰਖਾਂ, ਫ਼ਕੀਰਾਂ, ਗੁਰੂਆਂ, ਪੀਰਾਂ, ਸ਼ਹੀਦਾਂ ਨੇ ਆਪਣੇ ਸੁਖ ਚੈਨ ਜਾਂ ਸ਼ਕੇ ਸੰਬੰਦੀ ਨਹੀਂ ਗਵਾਏ ਜੇ ਉਹ ਵੀ ਸਾਡੇ ਵਾਂਗ ਸੋਚਦੇ, ਜੇ ਉਹ ਵੀ ਗੁਜ਼ਾਰ ਲੈਂਦੇ ਫਿਰ, ਜੇ ਉਹ ਵੀ ਸੋਚ ਲੈਂਦੇ ਕਿ ਚਲੋ ਬਸ ਗੁਜ਼ਰੀ ਜਾਂਦੀ ਹੈ ਫਿਰ, ਪੈਦਾ ਤਾਂ ਉਹ ਵੀ ਮਾਂ ਦੇ ਗਰਭ ਵਿੱਚੋਂ ਹੀ ਹੋਏ ਸਨ।

ਆਜ਼ਾਦੀਆਂ ਘਟਾਲਿਆਂ ਤੋਂ ਪਹਿਲਾਂ ਵੀ ਇਹਨਾਂ ਜਿਹੇ ਮਹਾਨ ਲੋਕ ਪੈਦਾ ਹੋਏ ਸਨ, ਜੇ ਉਹ ਇਹ ਸੋਚ ਕੇ ਬਹਿ ਜਾਂਦੇ ਕਿ ਅਸੀਂ ਮਹਾਨ ਨਹੀਂ ਹਾਂ, ਅਸੀਂ ਨਹੀਂ ਕੁੱਝ ਕਰ ਸਕਦੇ, ਜੇ ਕੁੱਝ ਵਿਗਿਆਨੀਆਂ ਤੋਂ ਬਾਅਦ ਦੂਜੇ ਵਿਗਿਆਨੀ ਖੋਜਾਂ ਨਾ ਕਰਦੇ, ਜੇ ਖੋਜਾਂ ਦਾ ਸਿਲਸ਼ਿਲਾ ਜ਼ਾਰੀ ਨਾ ਰਹਿੰਦਾ, ਤਾਂ ਕੀ ਅਸੀਂ ਅੱਜ ਦੀ ਸੁੱਖ ਸਹੂਲਤ ਮਾਣ ਸਕਦੇ। ਜੇ ਮੁਗ਼ਲਾਂ ਖਿਲਾਫ਼ ਕੁੱਝ ਕੁ ਹੀ ਮਹਾਨ ਲੜਦੇ, ਕੀ ਅੰਗਰੇਜ਼ਾਂ ਖਿਲਾਫ਼ ਸਿਰਫ਼ ਕੁੱਝ ਕੁ ਹੀ ਲੜੇ ਸਨ, ਜੇ ਬਾਕੀ ਜੁਝਾਰੂ ਆਵਾਜ਼ ਨਾ ਉਠਾਉਂਦੇ ਤਾਂ ਕੀ ਅੰਗਰੇਜ਼ ਭਾਰਤ ਛੱਡ ਕੇ ਜਾਂਦੇ, ਮਹਾਨ ਲੋਕ ਜ਼ਿੰਦਗੀ ਹੰਡਾਉਂਦੇ ਨਹੀਂ, ਗੁਜ਼ਾਰਦੇ ਨਹੀਂ, ਮਹਾਨ ਲੋਕ ਕਦੇ ਮਹਾਨ ਅਖਵਾਉਣ ਜਾਂ ਪੂਜਾ ਕਰਵਾਉਣ ਲਈ ਕੰਮ ਨਹੀਂ ਕਰਦੇ।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

ਸੋ ਚੰਗੇ ਲੋਕ ਕਦੇ ਮਹਾਨ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਚੰਗੇ ਕੰਮ ਕਰਦੇ, ਚੰਗੀਆਂ ਕੋਸ਼ਿਸ਼ਾਂ ਨੂੰ ਮਕਸਦ ਦਿੰਦੇ ਸੁਪਨੇ ਪੂਰਦੇ ਮਹਾਨ ਬਣ ਜਾਂਦੇ ਹਨ।

ਉਹ ਬਣਦੇ ਹਨ ਅੰਧਵਿਸਵਾਸ਼ੀ, ਰਾਖ਼ਸਸ, ਲੁਟੇਰੇ, ਡਾਕੂ, ਕਾਤਿਲ, ਬਲਾਤਕਾਰੀ, ਗਦਾਰ, ਠੱਗ, ਚੋਰ ਅਤੇ ਆਤੰਕਵਾਦੀ। ਮਹਾਨ ਲੋਕ ਕਿਸੇ ਇੱਕ ਵਕਤ ਵਿੱਚ ਹੀ ਮਹਾਨ ਨਹੀਂ ਹੁੰਦੇ, ਚੰਗੀ ਸੋਚ ਦੀ ਨਿਸ਼ਚਿਤ ਉਮਰ ਨਹੀਂ ਹੁੰਦੀ, ਜੇ ਅਸੀਂ ਆਪਾਂ ਕੀ ਲੈਣਾ ਕਹਿ ਕੇ ਪਾਸਾ ਵੱਟ ਕੇ, ਅੱਖਾਂ ਮੀਟ ਕੇ, ਕੰਨ ਵਲੇਟ ਕੇ, ਉਵੇਸਲੇ ਹੋ ਕੇ ਕਿਸ਼ਮਤ ਨੂੰ ਦੋਸ਼ ਦੇ ਕੇ ਬਿਨਾਂ ਕੋਸ਼ਿਸ਼ਾਂ ਤੋਂ ਹੀ ਜ਼ਿੰਦਗੀ ਗੁਜ਼ਾਰਦੇ ਰਹਾਂਗੇ, ਤਾਂ ਅਸੀਂ ਮਾਂ ਦੀਆਂ ਉਹਨਾਂ ਪੀੜ੍ਹਾਂ ਤਕਲੀਫ਼ਾਂ ਦਾ ਮਜ਼ਾਕ ਉਡਾਵਾਂਗੇ, ਜੋ ਉਹਨੇ ਸਾਨੂੰ ਪੈਦਾ ਕਰਨ ਵੇਲੇ ਝੱਲੀਆਂ ਸਨ ਕਹਿੰਦੇ ਨੇ ਬੱਚਾ ਪੈਦਾ ਕਰਨ ਵੇਲੇ ਇੰਨਾ ਦਰਦ ਹੁੰਦਾ ਹੈ ਜਿਵੇਂ ਕਿਸੇ ਦੀਆਂ ਇੱਕ ਹੀ ਵੇਲੇ ਵੀਹ ਹੱਡੀਆਂ ਟੁੱਟ ਜਾਣ ਜੇ ਮਾਂ ਬਾਪ ਸੋਚ ਲੈਂਦੇ ਕਿ ਆਪਾਂ ਕੀ ਲੈਣਾ ਹੈ ਬੱਚੇ ਦੀ ਸਾਂਭ ਸੰਭਾਲ ਕਰਕੇ ਇਹਨੂੰ

ਮੈਂ ਕੀ ਲੈਣਾ ਹੈ ਪੜ੍ਹਾ ਕੇ, ਜੇ doctor ਸੋਚ ਲਵੇ ਮੈਂ ਕੀ ਲੈਣਾ ਹੈ ਇਲਾਜ਼ ਕਰਕੇ, ਜੇ ਸਾਰੇ ਹੀ leader ਸੋਚ ਲੈਣ ਕਿ ਅਸੀਂ ਕੀ ਲੈਣਾ ਹੈ ਦੇਸ ਦੀ ਜਨਤਾ ਤੋਂ, ਜੇ driver ਸੋਚ ਲੈਣ, ਅਸੀਂ ਕੀ ਲੈਣਾ ਹੈ break ਮਾਰ ਕੇ, ਜੇ ਵਿਗਿਆਨੀ ਕਹਿਣ ਅਸੀਂ ਕਿਉਂ ਕਰੀਏ ਖੋਜ, ਇਉਂ ਤਾਂ ਫਿਰ ਦੁਨੀਆਂ ਤੇ ਰਹਿਣਾ ਹੀ ਗੁਨਾਂਹ ਹੋ ਜਾਵੇਗਾ, ਜੀਵਨ ਹੀ ਖ਼ਤਮ ਹੋ ਜਾਵੇਗਾ, ਸੋ ਸਾਡਾ ਕਿਸੇ ਲੋੜ, ਮਸਲੇ ਅਤੇ ਪਰਿਵਰਤਨ ਨੂੰ ਲੈ ਕੇ ਇਹ ਕਹਿਣਾ ਕਿ ਆਪਾਂ ਕੀ ਲੈਣਾ ਹੈ,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

Hello

ਮੈਂ ਵੀ ਠੀਕ ਆ ਹੋਰ ਕੀ ਕਰਦੇ ਕੁਛ ਨੀ ਬਸ Free ਬੈਠੇ ਆ ਤੁਸੀ ਸੁਣਾਓ ਅੱਛਾ ਹੋਰ ਰੋਟੀ ਪਾਣੀ ਖਾ ਲਈ ਹਾਂਜੀ ਹਾਂਜੀ ਸਭ ਹੋ ਗਿਆ ਤੁਸੀ ਸੁਣਾਓ ਮੈਂ ਨਾ ਤੁਹਾਡੇ ਨਾਲ ਇੱਕ topic discuss ਕਰਨਾ ਸੀ ਬਾਬਾ ਬਾਲਕ ਨਾਥ ਜੀ ਬਾਰੇ ਤੁਸੀ ਸੁਣਿਆ ਹੀ ਹੋਣਾ ਹਾਂਜੀ ਹਾਂਜੀ ਹਾਂਜੀ ਓਹਦੇ ਬਾਰੇ discuss ਕਰਨਾ ਸੀ ਤੁਹਾਡੇ ਨਾਲ ਦਸੋਂਗੇ ਤੁਸੀ ਮੈਨੂੰ ਓਹਨਾ ਬਾਰੇ ਕੁਛ ਹਾਂਜੀ ਹਾਂਜੀ ਜਰੂਰ ਹਾਂਜੀ ਕਹਿੰਦੇ ਬਾ~ ਜਿਹੜੇ ਬਾਬਾ ਬਾਲਕ ਨਾਥ ਤਲਬ ਥੋੜੀ ਜਾਣਕਾਰੀ ਦਵੋ ਸਾਨੂੰ ਹਾਂਜੀ ਕਹਿੰਦੇ ਬਾਬਾ ਬਲਾਕ ਨਾਥ ਜੀ ਹਿੰਦੂਆਂ ਦੇ ਹਿੰਦੂ ਲੋਕ ਹਿੰਦੂ ਲੋਕਾਂ ਦੇ ਦੇਵਤਾ ਸਨ ਤੇ ਬਾਬਾ ਜੀ ਬਾਬਾ ਜੀ ਨੂੰ ਉੱਤਰੀ ਭਾਰਤ ਦੇ ਰਾਜਿਆਂ ਦੇ ਹਿਮਾਚਲ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਆਦਿ ਵਿੱਚ ਬਹੁਤ ਜ਼ਿਆਦਾ ਪੂਜਿਆ ਜਾਂਦਾ ਆ ਕਹਿੰਦੇ ਬਾਬਾ ਬਾਲਕ ਨਾਥ ਜੀ ਦੇ ਚ~ ਚੁਰਾਸੀ ਸਿੱਧਾਂ ਦੇ ਵਿੱਚੋ ਇੱਕ ਸਨ ਬਾਬਾ ਬਾ~ ਬਾਬਾ ਬਾਲਕ ਨਾਥ ਜੀ ਚੁਰਾਸੀ ਸਿੱਧਾਂ ਦੇ ਵਿੱਚੋ ਇੱਕ ਸਨ ਬਾਬਾ ਜੀ ਭੋਲੇ ਸ਼ੰਕਰ ਜੀ ਦੇ ਅੰਸ਼ ਸਨ ਮਤਲਬ ਇਹਨਾਂ ਨੂੰ ਭੋਲੇ ਸ਼ੰਕਰ ਦਾ ਅੰਸ਼ ਵੀ ਕਿਹਾ ਜਾਂਦਾ ਆ ਚੌਵੀ ਚੁਰਾਸੀ ਸਿੱਧਾਂ ਦੇ ਚੁਰਾਸੀ ਸਿੱਧਾਂ ਦੇ ਵਿੱਚੋ ਇੱਕ ਸੀ ਹਾਂਜੀ ਹਾਂਜੀ ਕਹਿੰਦੇ ਜਿਹੜੇ ਬਾਬਾ ਬਾਲਕ ਨਾਥ ਨੂੰ ਇੱਕ ਪਵਿੱਤਰ ਅਸਥਾਨ ਵੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਆ ਕਹਿੰਦੇ ਹਿਮਾਚਲ ਚ ਇਹਨਾ ਦਾ ਮਤਲਬ ਇਕ ਮੰਦਿਰ ਵੀ ਹੈਗਾ ਓਹਦੇ ਬਾਰੇ ਦੱਸੋ ਹਾਂਜੀ ਜਿਹੜੇ ਆਪਣੇ ਬਾਬਾ ਬਾਲਕ ਨਾਥ ਜੀ ਨੇ ਇਹਨਾਂ ਦਾ ਪਵਿੱਤਰ ਅਸਥਾਨ ਜਿਹੜਾ ਦਿਉਟ ਸਿਧ ਦੇ ਸਿੱਧ ਦੇ ਨਾਮ ਨਾਲ ਜਾਣਿਆ ਜਾਂਦਾ ਆ ਇਹ ਮੰਦਿਰ ਹਿਮਾਚਲ ਪ੍ਰਦੇਸ਼ ਦੇ ਹਰੀਮਪੁਰ ਜਿਲ੍ਹੇ ਦੇ ਚਕਮੋਹ ਪਿੰਡ ਵਿੱਚ ਸਥਿਤ ਆ ਉੱਥੇ ਬਾਬਾ ਜੀ ਦਾ ਅੱਜ ਵੀ ਬਹੁਤ ਸੁੰਦਰ ਮੰਦਿਰ ਬਣਿਆ ਹੋਇਆ ਓਥੇ ਬਾਬਾ ਜੀ ਦਾ ਮਤਲਬ ਓਥੇ ਕਿਹਾ ਜਾਂਦਾ ਕਹਿੰਦੇ ਓਥੇ ਕਿਹੜੇ ਕਿਹੜੇ ਨਾਮ ਨਾਲ ਓਹਨਾ ਨੂੰ ਬੁਲਾਇਆ ਵੀ ਜਾਂਦਾ ਸੀ

ਹਾਂਜੀ

ਦਰਾਪਰ ਕਹਿੰਦੇ ਮਹਾਕੋਲ ਦੇ ਰੂਪ ਵਿੱਚ ਜਨਮ ਲਿਆ ਸੀ ਬਾਬਾ ਬਾਲਕ ਨਾਥ ਜੀ ਵਜੋਂ ਮਹਾਕੋਲ ਦੇ ਰੂਪ ਸਨ ਜਿੱਥੇ ਉਹ ਬਹੁਤ ਬਜਰੁਗ ਹੋ ਚੁੱਕੇ ਸਨ ਇਕ ਵਾਰੀ ਭਗਵਾਨ ਸ਼ੰਕਰ ਜੀ ਦੇ ਦਰਸ਼ਨ ਕਰਨ ਲਈ ਕੈਲਾਸ਼ ਪਰਬਤ ਵਿੱਚ ਜਾ ਰਹੇ ਸੀ ਤੇ ਉੱਥੇ ਓਹਨਾ ਦੀ ਮੁਲਾਕਾਤ ਮਾਈ ਧਰਮੋਂ ਜੀ ਨਾਲ ਹੋਈ ਸੀ ਮਾਈ ਧਰਮੋਂ ਜੀ ਨਾਲ ਹੋਈ ਸੀ ਕਹਿੰਦੇ ਓਥੇ ਇਹਨਾਂ ਦੀ ਮੁਲਾਕਾਤ ਮਾਈ ਧਰਮੋਂ ਜੀ ਨੇ ਓਹਨਾ ਨੂੰ ਮਾਤਾ ਪਾਰਵਤੀ ਜੀ ਦੇ ਬਾਰੇ ਦਸਿਆ ਮਾਤਾ ਪਾਰਵਤੀ ਜਿਹੜੇ ਅਹ ਮਾਨਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਆਉਂਦੇ ਸਨ ਤਾਂ ਤੁਸੀ ਉਹ~ ਉਹਨਾਂ ਦੇ ਜ਼ਰੀਏ ਭਗਵਾਨ ਭੋਲੇ ਨਾਥ ਜੀ ਦੇ sinaldetion ਕਰ ਸਕਦੇ ਹੋ

ਓਦੋ ਇਹਨਾਂ ਦਾ ਇਹਦਾ ਮਤਲਬ ਇਹੀ ਸੀ ਕੇ ਉਹ ਪਾਰਵਤੀ ਕੋਲ ਜਾਣ ਤੇ ਸ਼ਿਵ ਸ਼ੰਕ ਅਹ ਜਿਹੜੇ ਭੋਲੇ ਨਾਥ ਦੇ ਓਹਨਾ ਦੇ ਦਰਸ਼ਨ ਕਰ ਸਕਣ ਆਸਾਨੀ ਨਾਲ ਹਾਂਜੀ ਬਿਲਕੁਲ ਤੇ ਇੱਕ ਹੋਰ ਗੱਲ ਕਹਿੰਦੇ ਜਦੋ ਮਾਤਾ ਪਾਰਵਤੀ ਜੀ ਨੇ ਓਹਨਾ ਨੂੰ ਬਾਰਾਂ ਸਾਲਾਂ ਲਈ ਇੱਕ ਬਾਲਕ ਦਾ ਰੂਪ ਦਿੱਤਾ ਕਿਸ ਭਗਵਾਨ ਦੇ ਦਰਸ਼ੇ ਕਰਾਏ ਸੀ ਜਦੋ ਓਹਨਾ ਨੂੰ ਬਾਰਾਂ ਸਾਲਾਂ ਦਾ ਰੂਪ ਦਿੱਤਾ ਸੀਗਾ ਤਾਂ ਕਿਹੜੇ ਭਗਵਾਨ ਦੇ ਦਰਸ਼ਨ ਕਰਵਾਏ ਸੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਕਹਿੰਦੇ ਜਦੋ ਮਾਤਾ ਪਾਰਵਤੀ ਜੀ ਨੇ ਬਾਰਾਂ ਸਾਲਾਂ ਦੇ ਬਾਅਦ ਜਦੋ ਰੂਪ ਦਿੱਤਾ ਸੀ ਓਹਨਾ ਨੇ ਮਾਤਾ ਪਾਰਵਤੀ ਜੀ ਨੇ ਬਾਰਾਂ ਸਾਲਾਂ ਦਾ ਬਾ ਇਕ ਨਾ ਬ~ ਬਾਲਕ ਦਾ ਰੂਪ ਦਿੱਤਾ ਸੀ ਓਹਨਾ ਨੇ

ਦੁਆਰਾ ਨਾਮ ਸਿਮਰਨ ਕਰੇਗਾ ਤੇ ਓਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਭਗਵਾਨ ਸ਼ੰਕਰ ਜੀ ਨੇ ਮਾਈ ਧਰਮੋਂ ਜੀ ਨੂੰ ਵੀ ਵਰ ਦਿੱਤਾ ਸੀ ਕੇ ਲੋਕੀ ਬਾਬਾ ਬਾਲਕ ਨਾਥ ਜੀ ਦੇ ਨਾਲ ਨਾਲ ਤੁਹਾਡੇ ਦਰ ਤੇ ਵੀ ਸਿਰ ਝੁਕਾਉਣਗੇ ਤੇ ਮਾਈ ਧਰਮੋਂ ਵੱਲੋਂ ਕੀਤੇ ਇਹਸਾਨ ਬਦਲੇ ਵਿੱਚ ਬਾਬਾ ਬਾਲਕ ਨਾਥ ਜੀ ਨੇ ਕਲਯੁੱਗ ਵਿੱਚ ਬਾਰਾਂ ਸਾ ਬਾਰਾਂ ਸਾਲਾਂ ਤੁਹਾਡੀਆਂ ਗਾਂ ਚਰਾਉਂਣਗੇ। ਹਾਂਜੀ ਤੇ ਕਹਿੰਦੇ ਤੇ ਇੱਕ ਹੋਰ ਗੱਲ ਦੱਸੋ ਕਹਿੰਦੇ ਜਿਹੜੇ ਕਲਯੁੱਗ ਵਿੱਚ ਬਾਬਾ ਦਾ ਜਨਮ ਵਿਸ਼ਨੂੰ ਭੇਸ਼ ਤੇ ਲਕਸ਼ਮੀ ਦੇ ਘਰ ਕਹਿੰਦੇ ਗੁਜਰਾਤ ਦੇ ਜਿਲ੍ਹਾ ਕਾਠੀਵਾੜਾ ਵਿਖੇ ਹੋਏ ਹੋਇਆ ਸੀ ਕਹਿੰਦੇ ਇਹਦੇ ਬਾਰੇ ਵੀ ਥੋੜਾ ਦੱਸੋ ਵਿਸਥਾ ਵਿਸਥਾਰ ਚ ਥੋੜਾ ਹਾਂਜੀ ਕਲਯੁੱਗ ਦੇ ਵਿਚ ਕਹਿੰਦੇ ਜਦੋਂ ਬਾਬਾ ਬਾਲਕ ਨਾਥ ਜੀ ਵਿਸ਼ਨੂੰ ਵੇਸ਼ ਦੇ ਵਿੱਚ ਲਕਸ਼ਮੀ ਦੇ ਘਰ ਗੁਜ~ ਗੁਜਰਾਤ ਦੇ ਜਿਲ੍ਹੇ ਕਠਿਆਵੜ ਦੇ ਵਿਖੇ ਗਏ ਕਠਿਆਵੜ ਵਿਖੇ ਗਏ ਸੀ ਨਾ ਓਥੇ ਬਾਬਾ ਜੀ ਨੇ ਹਿੰਦੀ ਸੰਸਕ੍ਰਿਤੀ ਦੀ ਸਿੱਖਿਆ ਲੱਗ ਗਏ ਤੇ ਜਿਹੜੇ ਵਿਧਿਆ ਮੰਦਿਰ ਵਿੱਚੋ ਹਾਸਲ ਕੀਤੀ ਤੇ ਉੱਚ ਉਹਨਾਂ ਦੀ ਸਿੱਖਿਆ ਸੀ ਜਿਹੜੀ ਉਹ ਕਾਸ਼ੀ ਤੋਂ ਹਾਸਲ ਕੀਤੀ ਸੀ ਕਾਸ਼ੀ ਤੋਂ ਉਸ ਸਮੇਂ ਕਾਸ਼ੀ ਦੇ ਵਿੱਚ ਕਹਿੰਦੇ ਉੱਚ ਸਿੱਖਿਆ ਦਾ ਗੜ ਮੰਨਿਆ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਨੇ ਵੀ ਪੰਜਾਂ ਪਿਆਰਿਆਂ ਨੂੰ ਸਿੰਘ ਸਜਾਉਣ ਤੋਂ ਬਾਅਦ ਕਾਸ਼ੀ ਦੇ ਵਿੱਚ ਸਿੱਖਿਆ ਹਾਸਲ ਕਰਨ ਦੇ ਲਈ ਭੇਜਿਆ ਗਿਆ ਭੇਜਿਆ ਗਿਆ ਸੀ ਜਿਹੜੇ ਬਾਬਾ ਬਾਲਕ ਨਾਥ ਜੀ ਨੇ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਘਰ ਤਿਆਗ ਦਿੱਤਾ ਸੀ ਤੇ ਗੁਰੂ ਦੀ ਤਲਾਸ਼ ਵਿੱਚ ਤੁਰ ਪਏ ਸਨ ਹਾਂਜੀ ਕਹਿੰਦੇ ਜਦੋ ਬਾਬਾ ਬਾਲਕ ਨਾਥ ਜੀ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਘਰ ਤਿਆਗ ਦਿੱਤਾ ਸੀ ਤੇ ਗੁਰੂ ਤਲਾਸ਼ ਤੁਰ ਪਏ ਸੀਗੇ ਕਹਿੰਦੇ ਓਹਨਾ ਨੇ ਜੂਨਾਗੜ੍ਹ ਵਿੱਚ ਗੁਰੂ ਦੇਵਤਿਆਂ ਜੀ ਦੇ ਅਖਾੜੇ ਜਾ ਪਹੁੰਚੇ ਸੀ। ਇਸ ਬਾਰੇ ਵੀ ਦੱਸੋ ਕੇ ਕਿਦਾਂ ਪਹੁੰਚੇ ਸੀ ਅਖਾੜੇ ਚ ਤੇ ਓਦੋਂ ਓਥੇ ਓਹਨਾ ਨੂੰ ਕੌਣ ਕੌਣ ਮਿਲਿਆ ਸੀ ਤੇ ਕਿਦਾਂ ਓਥੇ ਉਹਨਾਂ ਨਾਲ ਵੈ ਵੈਰਾਗੀ ਹਟੀ ਹਾਂਜੀ ਜਦੋ ਕਹਿੰਦੇ ਗੁਰੂ ਦੀ ਤਲਾਸ਼ ਵੀ ਤੁਰ ਪਏ ਸੀ ਨਾ ਓਥੇ ਉਹ ਜੂਨਾਗੜ੍ਹ ਵਿੱਚ ਗੁਰੂ ਜੀ ਦੇ ਅਖਾੜੇ ਜਾ ਪੁੱਜੇ ਸੀ ਉਹਨਾਂ ਨੇ ਕਹਿੰਦੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕੇ ਉਹ ਦੀਨ ਦੁਖੀਆਂ ਦੀ ਸੇਵਾ ਕਰਨਾ ਚਾਹੁੰਦੇ ਆ ਤਾਂ ਗੁਰੂ ਅਹ ਦੱਤਾਤਰੇ ਜੀ ਨੇ ਕਿਹਾ ਸਮਝਾਇਆ ਸੀ ਕੇ ਕੰਮ ਬਹੁਤ ਔਖਾ ਉਹਨਾਂ ਬਾਬਾ ਬਾਲਕ ਨਾਥ ਜੀ ਨੂੰ ਕਿਹਾ ਤੂੰ ਹਜੇ ਛੋਟਾ ਆ ਇਸ ਲਈ ਘਰ ਵਾਪਸ ਚਲਾ ਜਾ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਤੇ ਗੁਰੂ ਨੇ ਸਮਝਾਉਂਦਿਆਂ ਕਿਹਾ ਲੋਕਾਂ ਦੀ ਸੇਵਾ ਕਰਨ ਦੇ ਲਈ ਤੈਨੂੰ ਆਪਣੇ ਹਿੱਸੇ ਦੀਆਂ ਸਾਰੀਆਂ ਦਾਤਾਂ ਅਰਾਮ ਛੱਡਣਾ ਪਵੇਗਾ। ਬਾਬਾ ਜੀ ਨੇ ਕਿਹਾ ਇਹ ਸਭ ਕਰਨ ਲਈ ਤਿਆਰ ਹਾਂ ਮੈਂ ਤੇ ਬਾਬਾ ਜੀ ਅੱਟਲ ਇੱਛਾ ਦੇਖਕੇ ਗੁਰੂ ਜੀ ਨੇ ਗੁਰੂ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕੇ ਅੱਜ ਤੋਂ ਬਾਅਦ ਸਾਰੀਆਂ ਸੁੱਖ ਸਹੂਲਤਾਂ ਛੱਡਕੇ ਸਿਰਫ ਝੋਲੀ ਚਿਮਟਾ ਵੈਰਾਗਨ ਸਿੰਘੀ ਏ ਖੜਾਵਾਂ ਪਾਕੇ ਹੀ ਰਹੋਂਗੇ ਗੁਰੂ ਦੱਤਾਤਰੇ ਜੀ ਓਹਨਾਂ ਦੇ ਚੇਲੇ ਬਣਨ ਤੋਂ ਬਾਅਦ ਬਾਬਾ ਜੀ ਨੇ ਇੱਕ ਦਿਨ ਮਾਈ ਦੇ ਬੱਚੇ ਨੂੰ ਇੱਕ ਖਤ~ ਖਤਰਨਾਕ ਰਾਖਸ਼ਸ ਦਾ

ਹਾਂਜੀ ਤੇ ਕਹਿੰਦੇ ਗੁਰੂ ਕਿਸ ਨੇ ਮਤਲਬ ਕਿਸ ਨੂੰ ਦੇਖਕੇ ਗੁਰੂ ਦੈਤਿਆ ਜੀ ਮਹਾਰਾਜ ਬਹੁਤ ਖੁਸ਼ ਹੋਏ ਸਨ ਤੇ ਬਾਬਾ ਜੀ ਨੂੰ ਉਹਨਾਂ ਨੇ ਕਿਹਾ ਸੀਗਾ ਕੇ ਹੁਣ ਉਹ ਬਾਲਕ ਤੋਂ ਬਾਅਦ ਨਾਥ ਹੋ ਗਿਆ ਏ ਓਹਨਾ ਨੇ ਜਦੋ ਬਾਬਾ ਬਾਬਾ ਜੀ ਨੂੰ ਕਿਹਾ ਸੀ ਕੇ ਤੂੰ ਹੁਣ ਬਾਲਕ ਬਾਲਕ ਤੋਂ ਬਾਲਕ ਨਾਥ ਹੋ ਗਿਆ ਏ ਅੱਜ ਤੋਂ ਧਰਮ ਪ੍ਰਚਾਰ ਕਰ ਤੇ ਲੋਕਾਂ ਨੂੰ ਸਮੁੱਤ ਬਖਸ਼ਣੀ ਤੇਰਾ ਫਰਜ ਹੋਵੇਗਾ

ਪੰਜਾਬ ਵਿੱਚ ਆਏ ਸੀ ਜਿਸ ਕਰਕੇ ਬਾਬਾ ਜੀ ਦਾ ਯਾਦ ਵਿੱਚ ਪੰਜਾਬ ਵਿੱਚ ਕਈ ਇਤਿਹਾਸਿਕ ਮੰਦਿਰ ਬਣੇ ਹੋਏ ਸੀ ਬਣੇ ਹੋਏ ਹਨ ਹੁਣ ਵੀ ਹਾਂਜੀ ਕਹਿੰਦੇ ਹਲੇ ਵੀ ਬਹੁਤ ਸਾਰੇ ਬਹੁਤ ਸਾਰੇ ਮੰਦਿਰ ਮੰਦਿਰ ਵਗੈਰਾ ਬਣੇ ਹੋਏ ਜਿਦਾਂ ਹਿਮਾਚਲ ਚ ਵੀ ਬਣੇ ਹੋਏ ਆ ਆਪਣੇ ਪੰਜਾਬ ਚ ਵੀ ਬਣੇ ਹੋਏ ਆ ਤੇ ਕਹਿੰਦੇ ਜਿਹੜੇ ਸਲਾਤੀਆਂ ਦੇ ਪੁੰਜ ਕੇ ਬਾਬਾ ਜੀ ਨੇ ਮਾਤਾ ਰਤਨੋ ਜੀ ਦੇ ਦਰਵਾਜੇ ਤੇ ਅਲਖ ਨਿਰੰਜਨ ਦਾ ਹੋਕਾ ਦਿੱਤਾ ਉਸ ਬਾਰੇ ਵਿਸਥਾਰ ਚ ਦੱਸੋ ਥੋੜਾ ਹਾਂਜੀ ਜਦੋ ਸ਼ਾਹਤਲਾਈਆਂ ਪੁੱਜ ਕੇ ਬਾਬਾ ਜੀ ਨੇ ਰਤਨੋ ਜੀ ਦੇ ਦਰਵਾਜੇ ਤੇ ਅਲਖ ਨਿਰੰਜਨ ਦਾ ਹੋਕਾ ਦਿੱਤਾ ਸੀ ਤੇ ਕਹਿੰਦੇ ਜਨਮ ਤੋਂ ਹੀ ਮਾਤਾ ਧਰਮੋਂ ਹੀ ਮਾਤਾ ਰਤਨੋ ਜੀ ਸਨ ਤੇ ਇੱਕ ਲੌਹਾਰ ਦੇ ਪੈਦਾ ਘਰ ਹੋਏ ਸੀ ਮਾਤਾ ਰਤਨੋ ਦੇ ਘਰ ਬਾਬਾ ਬਾਲਕ ਨਾਥ ਨੇ ਬਾਰਾਂ ਸਾਲ ਬਿਤਾਏ ਸੀ ਤੇ ਉਹਨਾਂ ਦੀਆਂ ਗਾਵਾਂ ਦੀ ਦੇਖਭਾਲ ਕੀਤੀ ਸੀ ਸ਼ਾਹਤਲਾਈਆਂ ਦੇ ਵਿੱਚ ਅੱਜ ਵੀ ਉਹ ਬਾਬਾ ਜੀ ਦੇ ਇਤਿਹਾਸਿਕ ਮੰਦਿਰ ਬਣੇ ਹੋਏ ਨੇ ਤੇ ਕਹਿੰਦੇ ਇੱਕ ਦਿਨ ਤੋਂ ਬਾਅਦ ਜਦੋ ਮਾਤਾ ਰਤਨੋ ਜੀ ਗੁੱਸੇ ਵਿੱਚ ਆਕੇ ਬਾਬਾ ਜੀ ਨੂੰ ਬਾਰਾਂ ਸਾਲ ਰੋਟੀ ਖਵਾਈ ਤੇ ਲੱਸੀ ਦਾ ਮਿਹਣਾ ਮਾਰਿਆ ਤਾਂ ਬਾਬਾ ਜੀ ਨੇ ਬੋਹੜ ਤੇ ਚਿਮਟਾ ਮਾਰਕੇ ਬਾਰਾਂ ਸਾਲਾਂ ਦੀਆਂ ਰੋਟੀਆਂ ਤੇ ਲੱਸੀ ਕੱਢ ਦਿੱਤੀਆਂ ਸੀ ਜਿਸ ਮਗਰੋਂ ਕਹਿੰਦੇ ਬਾਬਾ ਬਾਬਾ ਜੀ ਨੇ ਮਾਤਾ ਰਤਨੋ ਦੇ ਘਰ ਜਾਣ ਦਾ ਫੈਸਲਾ ਕੀਤਾ ਸੀ ਤੇ ਫੇਰ ਬਾਬਾ ਜੀ ਸ਼ਾਹਤਲਾਈਆਂ ਚਲੇ ਗਏ ਸੀ

ਹਾਂਜੀ ਕਹਿੰਦੇ ਬਾਬਾ ਜੀ ਦੀ ਗੁਫਾ ਦੇ ਸਾਹਮਣੇ ਬਹੁਤ ਸੋਹਣੀ gallery ਬਣੀ ਹੋਈ ਆ ਭਗਤ ਜਨ ਬਾਬਾ ਜੀ ਦੇ ਮੰਦਿਰ ਦੇ ਵਿੱਚ ਰੋਟ ਦਾ ਪ੍ਰਸ਼ਾਦ ਚੜਾਉਂਦੇ ਨੇ ਤੇ ਬਾਬਾ ਜੀ ਦੇ ਮੰਦਿਰ ਦੇ ਰਾਜਾ ਭਗਤ ਜੀ ਦਾ ਮੰਦਿਰ ਵੀ ਬਣਿਆ ਹੋਇਆ ਏ ਅਜਿਹਾ ਦੱਸਿਆ ਜਾਂਦਾ ਕੇ ਜਦੋ ਬਾਬਾ ਜੀ ਅਲੋਪ ਹੋਏ ਸੀ ਤਾਂ ਇੱਕ ਬਾਬਾ ਜੀ ਦੀ ਗੁਫਾ ਦੇ ਵਿੱਚ ਜਾਗਦਾ ਏ ਤੇ ਜਿਸ ਦੀ ਰਾਤ ਦੇ ਸਮੇਂ ਦੂਰ ਦੂਰ ਤੱਕ ਰੋਸ਼ਨੀ ਜਾਂਦੀ ਏ ਤੇ ਇਹਦੇ ਨਾਲ ਨੀ ਕਹਿੰਦੇ ਬਾਬਾ ਸਿਧ ਦੇ ਨਾਮ ਨਾਲ ਜਾਣਿਆ ਜਾਂਦਾ ਏ ਹਾਂਜੀ

ਸਾਡੀ ਭੜੋਲੀ ਵਿੱਚ ਲੋੜਵੰਦ ਹਰੇਕ ਚੀਜ਼ਾਂ ਮਿਲ ਜਾਂਦੀਆਂ ਹਨ, ਇੱਥੇ ਇੱਕ high school ਵੀ ਹੈ, ਜਿਹੜੇ ਜਿੱਥੇ ਬੱਚੇ ਪੜ੍ਹ ਸਕਣ, ਔਰ ਸਿਕਸ਼ਾ ਪ੍ਰਾਪਤ ਪੜ੍ਹਾਈ ਕਰਕੇ ਆਪਣਾ time ਕੱਢ ਲੈਂਦੇ ਹਨ ਉਹ ਇੱਥੇ ਇੱਕ ਆਉਣ ਜਾਣ ਦੀ ਵੀ ਸਾਰੀ ਸੁਵਿਧਾ ਹੈ l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 ਉੱਥੇ ਸਾਰੇ ਬੱਚੇ ਖੇਲਣ ਜਾਂਦੇ ਹਨ, ਸ਼ਾਮੀ ਉਹ ਇੱਕ army ਏਰੀਏ ਵਿੱਚ ਵੀ ਪਾਰਕ ਹੈ ਲੋਕੀ ਉੱਥੇ ਸ਼ੈਰ ਕਰਨ ਸਵੇਰੇ ਸ਼ਾਮੀ ਦੋਨੋਂ time ਜਾਂਦੇ ਹਨ ਮੇਰਾ ਪਿੰਡ ਇੱਕ ਛੋਟਾ ਜਿਹਾ ਕਸਬਾ ਹੈ l ਇੱਥੇ ਹਰੇਕ ਜ਼ਨਾਨੀਆਂ ਨੂੰ ਕੰਮ ਕਰਨ ਲਈ ਸਰਕਾਰ ਨੇ loan ਦੀ ਵੀ ਸੁਵਿਧਾ ਉਪ~ ਦਿੱਤੀ ਹੋਈ ਹੈ, ਤਾਂ ਕਿ ਉਹ ਆਪਣਾ ਘਰੇਲੂ ਜੀਵਨ ਚੰਗੀ ਤਰ੍ਹਾਂ ਬਤੀਤ ਕਰ ਸਕਣ ਮੇਰੇ ਪਿੰਡ ਵਿੱਚ ਜਿਸ ਅਹ ਇੱਕ dispensary ਹੈ ਉਹ ਜਦੋਂ ਵੀ ਕੋਈ ਲੋਕੀ ਬਿਮਾਰ ਹੋਣ ਜਾਂ ਕੁਛ ਵੀ ਹੋਏ ਉੱਥੇ ਲ~ help ਮਦਦ ਮਿਲਦੀ ਹੈ ਮੇਰੇ ਪਿੰਡ ਵਿੱਚ ਲੋਕਾਂ ਨੂੰ ਮੁਫ਼ਤ ਰਾਸ਼ਣ ਵੀ ਮਿਲਦਾ ਹੈ ਤਾਂ ਕਿ ਗ਼ਰੀਬ ਤੋਂ ਗ਼ਰੀਬ ਲੋਕੀ ਉਹਦੀ ਸੁਵਿਧਾ ਪ੍ਰਾਪਤ ਕਰ ਸਕਣ ਤੇ ਆਪਣਾ ਘਰੇਲੂ ਜੀਵਨ ਠੀਕ ਬਤੀਤ ਕਰ ਸਕਣ l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

ਮੇਰੇ ਪਿੰਡ ਵਿੱਚ ਆਉਣ ਜਾਣ ਦੀ free ਸੁਵਿਧਾ ਵੀ ਹੈ, ਹੋਰ ਨਾਲ ਦੇ ਪਿੰਡਾਂ ਦੇ ਨਾਲ ਜੁੜਿਆ ਸਾਰੇ ਚੋਰ ਚਾਰੋ ਪਾਸੇ army area ਕਿਸੇ ਚੀਜ਼ ਦੀ ਕੋਈ ਡਰ ਖ਼ਤਰਾ ਨਹੀਂ ਹੈ ਮੇਰਾ ਪਿੰਡ ਮੇਰਾ ਪਿੰਡ ਬਹੁਤ ਚੰਗਾ ਹੈ ਉੱਥੇ ਕਿਸੇ ਕਦੀ ਵੀ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਨਹੀਂ ਕਰਦਾ ਔਰ ਨਸ਼ਿਆਂ ਤੋਂ ਲੋਕੀ ਤਕਰੀਬਨ ਦੂਰ ਰਹਿੰਦੇ ਹਨ ਮੇਰੇ ਪਿੰਡ ਵਿੱਚ ਜ਼ਨਾਨੀਆਂ ਨੂੰ ਸਲਾਈ beauty parlour ਦਾ ਕੰਮ ਵੀ ਸਿਖਾਇਆ ਜਾਂਦਾ ਹੈ ਮੇਰੀ ਨੂੰਹ ਹੈ ਔਰ ਇੱਕ ਪੋਤੀ ਵੀ ਹੈ ਜਿਹਦੇ ਨਾਲ ਮੈਂ ਸਾਰਾ ਦਿਨ time ਅਹ ਬਤੀਤ ਕਰਦੀ ਹਾਂ ਤੇ ਉਹਦੇ ਨਾਲ ਖੇਡਦੀ ਰਹਿੰਦੀ ਹਾਂ ਮੇਰੇ ਪਿੰਡ ਵਿੱਚ ਬਹੁਤ ਸਾਰੇ ਲੋਕੀ ਆਪਣੇ ਘਰਾਂ ਵਿੱਚ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਨ ਉਹ ਕਿਸੇ ਵੀ time ਵਿਹਲੇ ਨਹੀਂ ਰਹਿੰਦੇ

ਮੇਰੇ ਪਿੰਡ ਵਿੱਚ ਲੋਕੀ ਬੜੇ ਖ਼ੁਸ਼ ਨਜ਼ਰ ਆਉਂਦੇ ਹਨ ਕਿਉਂਕਿ ਕਿਉਂ ਉਹਨਾਂ ਨੂੰ ਹਰੇਕ ਪਾਸੇ ਕੁਛ ਨਾ ਕੁਛ ਕੰਮ ਵੀ ਮਿਲਦਾ ਹੀ ਮਿਲਿਆ ਰਹਿੰਦਾ ਹੈ ਮੇਰੇ ਪਿੰਡ ਦੇ ਲਾਗੇ ਇੱਕ ਛੋਟਾ ਜਿਹਾ ਕਸਬਾ ਹੈ ਜਿੱਥੇ ਲੋਕੀ ਜੋ ਲੋਕੀ ਆਪਣੀ ਮੁਰਗੀ ਖਾਨੇ ਵਿੱਚ ਕੰਮ ਕਰਕੇ ਆਪਣੀ ਰੋਟੀ ਦਾ ਸਾਧਨ ਉਪਲਬਧ ਕਰ ਲੈਂਦੇ ਹਨ ਮੇਰਾ ਪਿੰਡ ਵਿੱਚ MC ਜਿਹੜਾ ਲੋਕਾਂ ਦੇ ਗ਼ਰੀਬ ਜ~ ਬੱਚਿਆਂ ਦੇ ਕੁੜੀਆਂ ਦੇ ਵਿਆਹ ਵੀ ਕਰਵਾਉਂਦਾ ਹੈ ਔਰ ਉਹਨਾਂ ਨੂੰ ਹੋਰ ਸੁਵਿਧਾ ਦਿੰਦਾ ਹੈ, ਇੱਥੇ ਸਰਕਾਰ ਨੇ ਕੁੜੀਆਂ ਦੇ ਵਿਆਹ ਕਰਨ ਲਈ ਇਕਵੰਜਾ ਸੌ ਦੀ ਰਕਮ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਗ਼ਰੀਬ ਤੋਂ ਗ਼ਰੀਬ ਆਪਣੀ ਕੁੜੀ ਨੂੰ ਆਪਣੇ ਉਠਾ ਸਕੇ ਮੇਰੇ ਪਿੰਡ ਵਿੱਚ ਲੋਕੀ ਕਈ ਲੋਕੀ ਨੌਕਰੀ ਪੇਸ਼ਾ ਵੀ ਕਰਦੇ ਹਨ ਉਹਨਾਂ ਨੇ ਅਮ ਬਾਹਰੋਂ ਕਮਾ ਕੇ ਲਿਆ ਕੇ ਘਰ ਆਪਣਾ ਜੀਵਨ time pass ਕਰਦੇ ਹਨ ਮੇਰਾ ਪਿੰਡ ਵਿੱਚ ਬੜੇ ਜਾਣੇ ਬਾਹਰਲੇ ਦੇਸ ਵੀ ਗਏ ਹਨ, ਔਰ ਉਹਨਾਂ ਦੇ ਸਾਰਾ ਟੱਬਰ ਇੱਥੇ ਰਹਿੰਦਾ ਹੈ ਅਸੀਂ ਆਪਣੇ ਪਿੰਡ ਵਿੱਚ ਇੱਕ ਸੁੱਖੀ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ ਜੋ ਵੀ ਮਿਲਦਾ ਹੈ ਉਹਦੇ ਨਾਲ ਹੀ ਅਸੀਂ ਗੁਜ਼ਾਰਾ ਕਰ ਲੈਂਦੇ ਹਾਂ, ਮੇਰੇ ਪਿੰਡ ਵਿੱਚ ਇੱ~ ਜਗਾ ਜਗਾ ਤੇ ਪਹਿਰੇਦਾਰ ਵੀ ਖ~ ਰਹਿੰਦੇ ਲੱਗੇ ਪਹਿਰਾ ਦੇਣ ਵਾਲੇ ਬੰਦੇ ਵੀ ਲੱਗੇ ਹੋਏ ਹਨ।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 ਉਹ ਦੋੜ੍ਹਾਂ ਲਾਉਂਦੇ ਹਨ ਤੇ ਤਾਂ ਕਿ ਉਹ ਕਿਤੇ ਅਹ ਭਰਤੀ ਫ਼ੌਜ਼ 'ਚ ਭਰਤੀ ਹੋ ਸਕਣ, ਔਰ ਬੱਚਿਆਂ ਨੂੰ ਨੂੰ ਇਹੀਓ ਖ਼ੁਸ਼~ ਮਿਲਦਾ ਹੈ ਖ਼ੁਸ਼ੀ ਮਿਲਦੀ ਹੈ ਤਾਂ ਕਿ ਉਹ ਪੜ੍ਹ ਲਿਖ ਕੇ ਕਿਤੇ ਆਪਣੇ ਜੀਵਨ ਨੂੰ ਚੰਗਾ ਕਰ ਸਕਣ ਮੇਰਾ ਪਿੰਡ ਪਠਾਨਕੋਟ ਦੇ ਨਜ਼ਦੀਕ ਹੈ ਉੱਥੇ ਹਰੇਕ ਚੀਜ਼ ਮਿਲ ਜਾਂਦੀ ਹੈ, ਤਾਂ ਕਿ ਅਸੀਂ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਬਾਹਰ ਨਾ ਜਾ ਸਕੀਏ